ਅਗਰ ਜਿਸ ਤਰ੍ਹਾਂ ਵੀ ਤੁਸੀਂ comfortable ਹੋ ਉਹ ਉਸੇ ਤਰ੍ਹਾਂ ਹੋਜੇਗਾ but ਅਗਰ ਕੁੱਝ ਇਸ ਤਰ੍ਹਾਂ ਦਾ ਹੋਇਆ

okay mam thank you mam ਅਹ ਮੈਂ ਚਾਹ ਰਹੀ ਸੀ ਕੇ ਅਹ

ਹਾਂਜੀ mam ਕੱਲ ਵੀ ਮਿਲ ਸਕਦੇ ਏ ਉਹ ਰੋਜ਼ ਆਉਦੇ ਨੇ

to seven ਉਹਨਾ ਦਾ timings ਨੇ ਇੱਥੇ ਇਸ hospital ਵਿੱਚ ਉਹ ਰੋਜ਼ ਆਉਦੇ ਨੇ

ਅਹ okay mam ਮੈਂ ਆਪਣੀ mother in law ਨੂੰ ਵੀ ਲਿਆਉਣਾ ਚਾਹੁੰਦੀ ਸੀ ਤੇ ਲੇਕਿਨ ਉਹ ਅੱਜ out of city ਨੇ ਤੇ ਉਹਨਾ ਨੂੰ ਗੈਸ ਦੀ problem ਹੈ ਤੇ ਮੈਨੂੰ

ਕਿਉਂਕਿ ਉਹ ਬਹੁਤ ਜਿਆਦਾ ਉਹਨਾ ਨੂੰ problem ਹੋ ਚੁੱਕੀ ਹੈ ਇਸ time ਤੇ liver ਤੇ ਵੀ effect ਪੈ ਰਿਹਾ ਹੈ ਤੇ ਮੈਂ ਮੈਂ ਚਾਹ ਰਹੀ ਸੀ ਕੀ ਮੈਨੂੰ ਵੀ ਇੱਕ ਅੱਛਾ ਜਿਹਾ ਡਾਕਟਰ suggest ਕੋਈ ਕਰਦੇ ਗੈਸ ਵਾਸਤੇ ਤੇ ਮੈਂ mother in law ਨੂੰ ਵੀ ਲਿਆਉਣਾ ਚਾਹੁੰਦੀ ਸਾਥ mam ਅਗਰ ਉਹਨਾ ਨੂੰ ਬਹੁਤ ਜਿਆਦਾ problem ਹੈ ਮਤਲਬ ਅਗਰ ਉਹਨਾ ਦਾ liver ਵੀ effect ਹੋ ਚੁੱਕਾ ਹੈ

ਮੇਰੀ advise ਇਹ ਹੈ ਕੀ ਤੁਸੀਂ gastroenterologists ਨੂੰ ਦਿਖਾ ਲਓ because ਉਹ ਇਸ ਚੀਜ਼ ਦੇ specialist ਹੁੰਦੇ ਨੇ

ਨੇ MD medicine ਕਰਕੇ and ਉਸ ਤੋਂ ਬਾਅਦ ਇਹਦੇ ਵਿੱਚ ਹੋਰ super specialization ਕੀਤੀ ਹੁੰਦੀ ਹੈ

ਨਾਲ ਫਿਰ ਤੁਹਾਨੂੰ ਇੱਧਰ ਉੱਧਰ ਭੱਜਣਾ ਨਹੀਂ ਪਏਗਾ ਸਿੱਧਾ ਜੋ ਵੀ ਹੋਏਗਾ ਤੁਹਾਨੂੰ dot on treatment ਮਿਲ ਜਾਏਗਾ

ਹਾਂਜੀ ਉਹ available ਨੇ ਜੀ

ਉਹ ਮਿਲ ਜਾਣਗੇ but mam ਉਹਨਾ ਦਾ strictly appointment based ਹੈ

so ਅਹ ਅਗਰ ਤੁਸੀਂ ਉਹਨਾ ਨੂੰ ਕੱਲ ਲੈਕੇ ਆਉਣਾ ਚਾਹੁੰਦੇ ਹੋ ਤੇ ਮੈਂ ਤੁਹਾਨੂੰ time ਦੱਸ ਦਿੰਨੀ ਹਾਂ

ਅਹ ਕਿਉਂਕਿ sir ਤੇ ਸਿਰਫ਼ ten AM to twelve PM ਤੱਕ ਹੀ timing ਹੁੰਦੇ ਨੇ ਇੱਥੇ

ਤੇ ਉਹਦੇ ਵਿੱਚ ਉਹਨਾ ਦਾ appointment based ਹੈ actually so ਕੱਲ ਦਾ ਮੈਂ ਇੱਕ minute check ਕਰਕੇ ਤੁਹਾਨੂੰ ਦੱਸ ਦਿੰਨੀ ਹਾਂ ਕੀ ਕੋਈ slot available ਹੈ ਅਹ sorry mam ਕੱਲ ਦਾ ਤੇ available ਨਹੀਂ ਹੈ ਪਰਸੋ ਦਾ eleven thirty ਦਾ available ਹੈ okay mam ਫ਼ਿਰ ਇਸ ਤਰ੍ਹਾਂ ਕਰੋ ਮੇਰਾ ਮੇਰੇ ਤੇ ਦੋਨੋ ਹੀ ਤੁਸੀਂ ਅੱਜ ਦੇ ਬੁੱਕ ਕਰਦੋ ਅਹ ਮੇਰਾ skin ਦਾ ਵੀ or Gynec ਵੀ ਤੇ mother in law ਦਾ ਅੱਜ ਹੋਜੇਗਾ appointment ਬੁੱਕ ਜਾਂ ਮੈਨੂੰ ਪਰਸੋ ਹੀ ਕਰਾਉਣਾ ਪਏਗਾ ਨਹੀਂ ਨਹੀਂ appointment ਮੈਂ ਅੱਜ ਹੀ ਬੁੱਕ ਕਰ ਦਿੰਨੀ ਹਾਂ mam

ਕੋਈ ਦਿੱਕਤ ਨਹੀਂ infect sir ਦੇ ਮੈਂ ਜਿਸ ਤਰ੍ਹਾਂ ਤੁਹਾਨੂੰ ਦੱਸਿਆ ਦੋ ਹੀ ਘੰਟੇ ਹੁੰਦੇ ਹੈ or appointment based ਹੁੰਦਾ ਹੈ ਉਹਨਾ ਦਾ ਜਿਆਦਾ full ਹੀ ਜਾਂਦਾ ਏ

timings ਵੀ ਠੀਕ ਨੇ ਅਗਰ ਅਹ ten to twelve ਨੇ ਤੇ ਅਗਰ ਉਹ ਕੋਈ test ਵੀ ਦੱਸਣਗੇ ਤੇ morning ਦਾ time ਹੋਏਗਾ ਬੜੇ easily test ਹੋ ਜਾਣਗੇ

ਤੇ ਪਰਸੋ ਮੈ morning ਵਿੱਚ ਲੈ ਆਵਾਂਗੀ ਤੇ ਮੈਨੂੰ timings ਦੱਸਦੋ ਉਹਨਾ ਦੇ ਕਿਹੜੇ ਕਿਹੜਾ slot ਬੁੱਕ ਕੀਤਾ ਕਿਸ time mam ਤੁਸੀਂ ਇੱਕ minute hold ਕਰੋਗੇ please

mam actually ਮੈਨੂੰ ਹੁਣੇ ਹੀ just information ਮਿਲੀ ਹੈ morning ਦਾ ten o clock ਦਾ ਵੀ sir ਦਾ slot ਖ਼ਾਲੀ ਹੋ ਗਿਆ ਉਹ ਜਿਹਨਾ ਦੀ appointment ਸੀ actually ਉਹ cancel ਹੋ ਗਈ ਹੈ

ਦੋ slots available ਨੇ ਜਾਂ ten o clock ਦਾ slot available ਹੈ ਜਾਂ eleven thirty ਦਾ available ਹੈ okay ਤੇ ਤੁਸੀਂ ਇਸ ਤਰ੍ਹਾਂ ਕਰੋ ten o clock ਦਾ ਹੀ ਕਰ ਦਿਓ ਤਾਂਕੀ morning ਦੇ ਵਿੱਚ easily mother in law ਥੋੜੇ aged ਨੇ

ਅਹ mam ਅਗਰ ten o clock ਤਾਂ ਤੁਸੀਂ ਆ ਹੀ ਰਹੇ ਹੋ ਤੇ ਮੈਂ just ਇੱਕ ਛੋਟੀ ਜਿਹੀ ਚੀਜ਼ ਕਹਿਣਾ ਚਹੁੰਦੀ ਹਾਂ gastro ਦੇ ਸਾਡੇ ਜਿੰਨੇ ਵੀ patient ਆਉਂਦੇ ਨੇ ਤਕਰੀਬਨ ਕਿਉਂਕਿ age specialty ਵਾਸਤੇ ਕਈ ਵਾਰੀ ਜੋ tests ਹੁੰਦੇ ਨੇ ਕੁੱਝ ਖ਼ਾਲੀ ਪੇਟ ਕਰਨੇ ਹੁੰਦੇ ਨੇ

ਠੀਕ ਹੈ ਤੇ ਅਹ ਅਗਰ ਹੁਣ ਤੁਸੀਂ ten o clock ਦਾ ਲੈ ਹੀ ਰਹੇ ਹੋ appointment ਤੇ ਮੈ ਇਹ suggest ਕਰਾਂਗੀ ਕੀ ਤੁਸੀਂ ਉਹਨਾ ਨੂੰ preferably ਖ਼ਾਲੀ ਪੇਟ ਲੈਕੇ ਆਣਾ ਵੈਸੇ ਮੈਨੂੰ ਥੋੜਾ ਜਾ ਮੁਸ਼ਕਿਲ ਹੋਏਗਾ ਕਿਉਂਕਿ ਤੁਸੀਂ ਉਹਨਾ ਦੀ age ਵੀ ਦੱਸ ਰਹੇ ਹੋ ਜਿਆਦਾ

ਅਗਰ ਹੋ ਸਕੇ ਤੇ ਉਹਨਾ ਨੂੰ ਖ਼ਾਲੀ ਪੇਟ ਲੈ ਆਉਣਾ ਉਹਨਾ ਦਾ ਖਾਣਾ ਤੁਸੀਂ ਨਾਲ ਲੈ ਆਣਾ ਨਹੀਂ ਤੇ ਸਾਡੇ ਇੱਥੇ canteen ਵੀ ਹੈ

ਤੁਹਾਡੇ ਲਈ easy ਹੋ ਜਾਏ ਉਹ ਹੀ ਚੀਜ਼ ਹੈ ਕੀ ਦੁਬਾਰਾ ਤੁਹਾਨੂੰ ਚੱਕਰ ਨਹੀਂ ਮਾਰਨਾ ਪਏਗਾ

ਅਗਰ by chance ਕੋਈ ਟੇਸਟ ਉਸ ਤਰ੍ਹਾਂ ਦਾ ਹੋਏਗਾ ਤੇ ਉਹਨਾ ਦਾ ਨਾਲ ਹੀ ਹੋ ਜਾਏਗਾ

ਅਹ mam ਉਹਨਾ ਨੂੰ ਉਹ ਤੁਸੀਂ ਸਵੇਰੇ preferably six thirty seven o clock ਤੱਕ ਦੇ ਦੇਣਾ

ਅਗਰ ਉਹ ਨਹੀਂ ਬਰਦਾਸ਼ਤ ਕਰ ਸਕਦੇ ਉਹਦੇ ਵਿੱਚ ਕੋਈ ਦਿੱਕਤ ਨਹੀਂ ਹੈ ਤੁਸੀਂ please ਉਹਨਾ ਨੂੰ force ਨਾ ਕਰਨਾ this was just a small suggestion from my side but ਬਾਕੀ ਉਹਨਾ ਦਾ ਸ਼ਰੀਰ ਹੈ ਅਗਰ ਅਗਰ ਕੁੱਝ ਇਸ ਤਰ੍ਹਾਂ ਦਾ test ਹੋਇਆ ਹੋਣਾ ਵੀ ਹੋਏਗਾ ਤੇ ਅਸੀਂ ਫ਼ਿਰ ਤੁਹਾਨੂੰ ਬਾਅਦ ਦੇ time ਦੇਦਾਗੇ

ਨਹੀਂ ਨਹੀਂ ਠੀਕ ਹੈ ਜੋ ਖ਼ਾਲੀ ਪੇਟ ਦਾ ਹੋਏਗਾ ਉਹ next day ਕਰਵਾਲਾਗੇ or ਜਿਹੜੇ ਨਹੀਂ ਅਹ ਕਿਉਂਕਿ ਉਹ ਐਨੀ ਦੇਰ ਤੱਕ ਨਹੀਂ ਰਹਿ ਪਾਣਗੇ ਖਾਲੀ ਪੇਟ ਕਿਉਂਕਿ ten o clock ਦਾ time ਹੈ or morning ਸਾਢੇ ਪੰਜ ਉੱਠ ਜਾਂਦੇ ਏ ਤੇ ਫ਼ਿਰ ਇਸ ਕਰਕੇ ਨਾ ਉਹਨਾ ਨੂੰ ਥੋੜਾ ਦੇਦਾਗੇ ਖ਼ਾਲੀ ਪੇਟ ਦਾ next ਹੋ ਜਾਏਗਾ no problem ਕੋਈ problem ਨਹੀਂ ਹੈ next day ਦੁਬਾਰਾ ਲੈ ਆਵਾਂਗੇ ਜਾਂ ਫਿਰ ਅੱਜਕਲ ਤੇ ਘਰ ਆ ਕੇ ਵੀ ਕਰ ਜਾਂਦੇ ਆ test

ਤੁਸੀਂ ਉਹ ਕਰ ਦੇਣਾ ਮੈਨੂੰ ਤੁਸੀਂ ਉਹਨਾ ਦਾ ਨਾਮ ਤੇ age ਦੱਸ ਦਿਓ please

inder

age sixty eight years sixty eight years ਠੀਕ ਹੈ mam ਮੈਂ ਫੇਰ ਤੁਹਾਡੀ ਪਰਸੋੰ ਦੀ appointment sir ਨਾਲ ਬੁੱਕ ਕਰਵਾ ਦਿੰਨੀ ਹਾਂ

ਤੁਸੀਂ ਅੱਜ ਜਦੋਂ ਆਓਗੇ ਇੱਥੇ ਕਿਸੇ ਨੂੰ ਨਾਲ ਲੈਕੇ ਆਣਾ because ਅਸੀਂ generally ਉਹ suggest ਕਰਦੇ ਹਾਂ case ਕੋਈ test ਜਾਂ procedure ਕਰਾਉਣਾ ਹੋਵੇ

ਅਸੀਂ advice ਕਰਦੇ ਹਾਂ ਕਿ ਨਾਲ ਕੋਈ ਹੋਵੇ ਠੀਕ ਹੈ ਤੇ ਆਪਣੀਆਂ reports ਲੈ ਆਣਾ ਸਾਰੀਆਂ ਤੁਸੀਂ ਨਾਲ

ਮੈਂ ਜੀ ਆਪਣੇ ਪਿੰਡ ਦੇ school ਤੋਂ

ਮੈਂ plus two ਕੀਤੀ ਹੋਈ ਏ ਜੀ

ਤੇ ਮੈਂ ਨਾ ਪੰਜਵੀ ਕਲਾਸ ਪਿੰਡ ਦੇ school ਤੋਂ ਕੀਤੀ ਏ ਤੇ ਉਹ ਉਸ ਤੋਂ ਬਾਅਦ ਮੈਂ ਆਪਣਾ ਫ਼ਿਰ ਸਾਡੇ ਲੱਗਦੇ ਪਿੰਡ ਸੀ ਨਾ ਇੱਕ

ਫ਼ਿਰ ਮੈਨੇ ਉੱਥੇ ਤੋਂ start ਕੀਤੀ ਛੇਵੀ ਤੋਂ ਲੈ ਕੇ ਬਾਰਵੀ ਤੱਕ ਉੱਥੇ ਕੀਤੀ ਮੈਨੇ

local ਈ ਉੱਥੋ ਪਟਿਆਲੇ ਤੋਂ ਹੀ ਖਾਸ ਪਟਿਆਲੇ ਤੋਂ ਹੀ ਪੜੀ ਆ

ok ਇੱਕ ਗਲਗਤਾ ਬਾਈ school ਦੇ ਵਿੱਚ ਮੈਂ eighth ਤੱਕ ਪੜੀ ਆ ਸਰਕਾਰੀ school ਦੇ ਵਿੱਚ ਪੜੀ ਆ plus two ਤੱਕ

ਅੱਛਾ ਤੇ ਤੁਹਾਡੀ ਮਤਲਬ ਪੜਾਈ ਵਧੀਆ ਰਹਿੰਦੀ ਸੀਗੀ school ਚ ਹਾਂਜੀ ਬਹੁਤ ਵਧੀਆ ਮੇਨੂੰ ਪੜਨ ਦਾ ਬਹੁਤ ਸ਼ੋਂਕ ਸੀਗਾ ਤੇ ਮੇਨੂੰ ਬਹੁਤ ਵਧੀਆ ਲੱਗਦੀ ਸੀ ਪੜਾਈ ਤਾਹੀ ਤਾਂ ਮੈਂ ਅਗੇ ਹੁਣ teaching line join ਕਰੀ ਏ ਮੈਂ ਹੁਣ teach ਕਰ ਰਹੀ ਆschool ਚ one year ਹੋ ਗਿਆ ਪੜਾਇਆ ਵੀ school ਵਿੱਚ ਹੁਣ ਮੈਂ tuition teach ਕਰਦੀ ਆ ok ਤੁਸੀਂ tuition ਵੀ ਰੱਖਦੇ ਓ ਹਾਂਜੀ ਹਾਂਜੀ tuition ਬੱਚੇ ਹੈਗੇ ਤੇ ਪੜਾਈ ਹਰ ਇੱਕ classes ਨੂੰ ਪੜਾ ਲੈਣੀ ਆ ਵਧੀਆ ਮੇਨੂੰ ਵਧੀਆ ਬਹੁਤ ਵਧੀਆ ਲੱਗਦਾ teach ਕਰਨਾ ok ਮਤਲਬ ਐਵੇ ਕਿਹੜੀ ਕਲਾਸ ਤੋਂ ਲੈ ਕੇ ਕਿਹੜੀ ਕਲਾਸ ਤੱਕ ਤੁਹਾਡੇ ਕੋਲ ਆਉਂਦੇ ਨੇ ਬੱਚੇ ਪੜਨ ਲਈ tuition ਇੱਦਾ ਸੋਚ ਲੋ ਕੀ pre nursery ਤੋਂ ਲਈ ਕੇ tenth ਤੱਕ plus two ਤੱਕ ਆ ਜਾਂਦੇ ਨੇ ok ਚਲੋ ਫੇਰ ਤਾਂ ਵਧੀਆ ਗੱਲ e ਜੀ ਬਹੁਤ ਵਧੀਆ

ਤੇ ਮੈਨੂੰ ਪੜਾਣਾ ਬਹੁਤ ਵਧੀਆ ਲੱਗਦਾ ਮੈਂ ਹੁਣ ਵੀ ਕਹਿੰਦੀ ਕੀ ਮੈਂ ਬਾਕੀ ਬੱਚਿਆ ਨੂੰ ਸਿਖਾਣਾ ਬਹੁਤ ਵਧੀਆ ਲੱਗਦਾ ਮੈਨੂੰ ਖੁਦ ਸਿਖਣਾ ਜਾਂ ਸਿਖਾਣਾ ਮੈਨੂੰ ਬਹੁਤ ਵਧੀਆ ਲੱਗਦਾ ok so mam ਮੇਰੀ ਵੀ ਇਹੀ ਬਹੁਤ ਇੱਛਾ ਸੀਗੀ ਵੀ ਮੈਂ ਪੜ ਲਿਖ ਕੇ ਮੈਂ ਜਵਾਕਾ ਨੂੰtuition ਰਖਾ ਜਾਂ ਫ਼ਿਰ teacher ਲੱਗਾ

ਉਹ ਘਰ ਦੀ ਗਰੀਬੀ ਕਰ ਕੇ ਮੈਂ ਥੋੜਾ ਕੁੱਝ ਕ਼ਰ ਨੀ ਸਕੀ ਹੈਗੀ

ਅਹਿ ਸਭ ਦੇ ਹੁੰਦੇ ਏ ਥੋੜੇ ਜੇ ਸਾਡੀ ਵੀ ਇਹੀ ਮਜਬੂਰੀ ਏ ਕੀ ਅਸੀਂ plus two ਤਾਹੀ ਇਸ ਵਜਾ ਕਰ ਕੇ plus two ਹੀ ਕਰੀ ਏ ਅਗੇ ਪੜਣ ਦਾ ਬਹੁਤ ਸ਼ੋਂਕ ਸੀ college ਵਗੈਰਾ ਜਾਣ ਦਾ ਬਹੁਤ ਸ਼ੋਂਕ ਸੀਗਾ

ਹੁਣ ਅੱਜਕਲ ਪੜਾਣਾ ਬੱਚਿਆ ਨੂੰ ਬਹੁਤ ਜਿਆਦਾ ਜਰੂਰੀ ਏ ਪੜਾਈ

ਜਰੂਰੀ ਏ ਬਾਕੀ ਕੰਮ ਬਾਚ ਪਹਿਲਾਂ ਪੜਾਈ

ਜੀ ਸਾਡੇ ਵੀ ਬੱਸ ਮੈਂ plus two ਤੱਕ ਹੀ ਕੀਤੀ ਏ ਕਿਉ ਕਿ ਮੈਂ ਫ਼ਿਰ ਮੇਰਾ private school ਸੀ ਤੇ ਉਸ ਤੇ ਤੁਹਾਨੂੰ ਪਤਾ ਈ ਏ private ਸਕੂਲਾਂ ਚ ਫੀਸਾ ਬਹੁਤ ਹੁੰਦਿਆ ਨੇ

ਫੇਰ ਓ ਹੁਣ ਸਗੋ ਮੈਂ computer course ਕਰਨ ਲੱਗੀ ਆ ਮੈਂ ਵੀ computer course ਹੀ join ਕਰਿਆ ਮੈਨੂੰ ਵੀ ਅੱਠ ਸਾਲ ਤਾਂ ਨੀ ਮੈਨੂੰ ਤਾਂ ਜਿਆਦਾ ਹੋ ਗਏ ਨੇ ਪੜਾਈ ਛਡੇ ਨੂੰ

ਪਰ ਫ਼ਿਰ ਵੀ ਅੱਜ ਵੀ ਇੰਨੇ ਉਹਨਾ ਹੀ craze ਏ ਸਿਖਣ ਜਾਂ ਸਿਖਾਣ ਦਾ ਜਿੰਨਾ ਪਹਿਲਾਂ ਹੁੰਦਾ ਸੀ

ਤੁਹਾਡੇ school ਚ ਮਤਲਬ ਕਹਿੜੇ ਕਹਿੜੇ teacher ਤੁਹਾਡੇ favorite ਸੀਗੇ ਮੇਰੇ ਅਮਰਜੀਤ mam favorite ਸੀਗੇ ਇੱਕ ਵਾਲੇ teacher ਸੀਗੇ ਨੀਨਾ mam ਬਹੁਤ ਹੀ ਜਿਆਦਾ favorite ਸੀਗੇ

ਤੇ ਮੈਨੂੰ ਸਿਖਣਾ ਵੀ ਬਹੁਤ ਪਸੰਦ ਸੀਗਾ ਤੇ ਮੈਂ ਬਾਲਕੀ classes ਲਗਾਉਂਦੀ ਹੁੰਦੀ ਸੀਗੀ ਉਹ ਤੇ

ਸੀ ਨਾ plus one plus two ਦੇ ਵਿੱਚ ਕੀ home science ਰੱਖਣੀ ਕੇ ਰੱਖਣਾ ਕੇ ਕੀ ਰੱਖਣਾ ਪਰ ਮੈਂ home science ਰੱਖਿਆ ਤੇ home science ਤਾਂ ਬਾਅਦ ਚ ਮੈਂ ਸਿਖ ਹੀ ਲਈ ਤੇ ਮੈਂ ਨਾ ਰੱਖਿਆ ਸੀਗਾ ਕੀ ਹਾ ਵੀ ਵੀ ਉਹਦੇ ਬਾਰੇ ਵੀ ਥੋੜਾ knowledge ਹੈਗੀ ਏ ਕੀ ਹਾਂ ਵੀ ਅਗੇ ਵੀ ਥੋੜਾ ਬੱਚਿਆ ਨੂੰ ਸਿਖਾ ਸਕਦੇ ਆ

all of the ਉਹਦੇ ਸੀਗੇ